ਏਹ ਇਕ ਜਗਾ ਹੈ ਜਗਾ ਦੀ ਸੈਰ ਦੀ ਇੱਕ--

ਛੋਟਾ ਜੇਹਾ ਘੱਰ ਬਣਿਆ ਹੈ ਘੱਰ ਦੇ ਊਪਰ ਇੱਕ ਚਿੱਟੇ ਰੰਗ ਦੀ ਟੈਂਕੀ ਲੱਗੀ ਹੋਈ ਹੈ। ਛੋਟਾ ਜੇਹਾ ਘੱਰ ਬਣਿਆ ਹੈ ਘੱਰ ਦੇ ਊਪਰ ਇੱਕ ਚਿੱਟੇ ਰੰਗ ਦੀ ਟੈਂਕੀ ਲੱਗੀ ਹੋਈ ਹੈ।

ਕਿਆ ਰੇ ਸਕੂਟਰੀਆਂ ਲੱਗੀਆਂ ਹੋਈਆਂ ਹਨ।

ਭੱਠੇ ਖਾ ਰਹੀਆਂ ਹਨ ਅਤੇ ਇਹਨਾਂ ਦੀ ਥੱਲੇ ਬਹੁਤ ਹੀ ਜਿਆਦਾ ਗੋਆ ਟਿੱਗਾ ਹੋਇਆ ਹੈ।

ਸ਼ੀਸ਼ੇ ਵੀ ਲੱਗੇ ਹੋਏ ਹਨ ਅਤੇ ਇਸ ਰੂਮ ਦੇ ਸੈਡ ਤੇ ਇੱਕ ਐਲ_ਈ --

ਟਾਈਲਾਂ ਲੱਗੀਆਂ ਹੋਈਆਂ ਹਨ ਨਾਲੇ ਟਾਈਲਾਂ ਦੇ ਊਪਰ ਗਮਲੇ ਪਏ ਹੋਏ ਹਨ।

ਚਾਰ ਕੁਰਸੀਆਂ ਲੱਗੀਆਂ ਹੋਈਆਂ ਹਨ ਸਲੂਨ ਦੇ ਵਿੱਚ ਸਲੂਨ ਦਾ--

ਫਲੈਡ ਬਹੁਤ ਹੀ ਜਿਆਦਾ ਛੋਟੀ ਹੈ ਇਸਦੀ ਪਿੱਛੇ ਇੱਕ ਬਾਥਰੂਮ

ਇਹ ਇੱਕ ਮੇਨ ਸ਼ੜਕ ਹੈ।

ਮੇਨ ਸੜਕ ਦੀ ਉੱਤੇ ਕਾਫੀ ਗੱਡੀਆਂ ਲੱਗੀਆਂ ਹੋਈਆਂ ਹਨ।

ਇਸ ਗੱਡੀ ਦਾ ਨੰਬਰ ਹੈ ਪੀ_ਬੀ ਜੀਰੋ ਨੋ ਪੀ --

ਇਹ ਇੱਕ ਬਹੁਤ ਹੀ ਜਿਆਦਾ ਊਂਚੇ ਊਂਚੇ ਪਹਾੜ ਹਨ।

ਘੋੜੇ ਦੇ ਪਿੱਛੇ ਪਾਉਣ ਵਾਲਾ ਫੱਟਾ ਪਿਆ ਹੈ।

ਕੋਠੀ ਬਣੀ ਹੋਈ ਹੈ ਕੋਠੀ ਦੇ ਉੱਪਰ ਨੀਲੇ ਰੰਗ ਦੀ ਟੈਂਕੀ ਲੱਗੀ ਹੈ।

ਇਹ ਇੱਕ ਗਰਾਊਂਡ ਹੈ ਗਰਾਊਂਡ --

ਅਤੇ ਸੈਡ ਤੇ ਇੱਕ ਸਕੂਟਰੀ ਵੀ ਲੱਗੀ ਹੋਈ ਹੈ।

ਟਰੱਕ ਬਹੁਤ ਹੀ ਜਿਆਦਾ ਵੱਡਾ ਹੈ।

ਲਾਈਨਾਂ ਵਿੱਚ ਬਹੁਤ ਹੀ ਜਿਆਦਾ ਪੱਥਰ ਹੈ।

ਪਿੱਛੇ ਬੱਸ ਵੀ ਇੱਕ ਲੱਗੀ ਹੋਈ ਹੈ ਜੋ ਕੀ ਬਹੁਤ ਹੀ ਜਿਆਦਾ ਫੁੱਲਾਂ ਨਾਲ--

ਪਾਰਕ ਬਣੀ ਹੋਈ ਹੈ ਇਸ ਵਿੱਚ ਬਹੁਤ ਹੀ ਜਿਆਦਾ ਵਧੀਆ--

ਇੱਕ ਰੇਲਗੱਡੀ ਲੱਗੀ ਹੋਈ ਹੈ ਰੇਲਗੱਡੀ ਦੇ ਲੱਗੇ ਇੱਕ ਪਟਰੀ ਬਣੀ ਹੋਈ ਹੈ।

ਬੈਡ ਡਾਈਨਿੰਗ ਟੇਬਲ ਕੁਰਸੀਆਂ ਅਤੇ ਹੋਰ ਵੀ ਕਾਫੀ ਸਮਾਨ ਪਿਆ ਹੋਇਆ ਹੈ।

ਅਤੇ ਇਸ ਦੇ ਉੱਪਰ ਇੱਕ ਘੜੀ ਵੀ ਲੱਗੀ ਹੋਈ ਹੈ।